ਓਹੋ ਅਸਾਡ ਖਾਨ ਨੂ ਜ਼ਰੂਰੀ ਗਲ ਬਾਤ ਲੈ ਰੋਕਦਾ ਹੈ ਸ਼ਾਹੀ ਹਕੀਮ ਕਹੰਦਾ ਹੈ ਕੇ ਔਰੇਨ੍ਗ੍ਜ਼ੇਬ ਨੂ ਸਖਤ ਆਰਾਮ ਦੀ ਜ਼ਰੁਰਤ ਹੈ ਓਸ ਕੋਲ ਏਸ ਪਨਾਹ ਦੀ ਦਵਾਈ ਵੀ ਹੈ ਔਰੇਨ੍ਗ੍ਜ਼ੇਬ ਹਕੀਮ ਤੋਂ ਦਵਾਈ ਲੇ ਕੇ ਆਪਣੀ ਬੇਟੀ ਜੀਨਤ ਨੂ ਰਖਣ ਲੈ ਕਹੰਦਾ ਹੈ ਤੇ ਸ਼ਾਹੀ ਹਕੀਮ ਤੇ ਬੇਗੁਮ ਨੂ ਓਡੀ ਕੋਲੋ ਜਾਨ ਲੈ ਕਹੰਦਾ ਹੈ ਜੀਨਤ ਵੀ ਚਲੀ ਜਾਂਦੀ ਹੈ ਔਰੇਨ੍ਗ੍ਜ਼ੇਬ ਅਸਾਡ ਖਾਨ ਨੂ ਦਸਦਾ ਹੈ ਕੇ ਕਲ ਪੰਜਾਬ ਤੋਂ ਡੇਰਾ ਸਿੰਘ ਨਾਮ ਦਾ ਏਇਕ ਸਿਖ ਅਪਨੀ ਪੀਰ ਗੋਵਿੰਦ ਦਾ ਗੋਵਿਨ੍ਧ ਸਿੰਘ ਦਾ ਖ਼ਤ ਖ਼ਤ ਮਤਲਬ ਪਾਤਰ ਲੇ ਕੇ ਓਸਨੂ ਮਿਲਯਾ ਹੈ ਈਯ ਖ਼ਤ ਏਇਕ ਜਬਰ ਨਾਮਾ ਹੈ ਓਸ੍ਨੀ ਐਸੀ ਬੇਬਾਕੀ ਨਾਲ ਓਸਨੂ ਬੁਰਾ ਦਸ੍ਯ ਹੈ ਕੇ ਓਸਦੀ ਜ਼ਮੀਰ ਕਮਬ ਗਈ ਕਾਮ ਮਾਤ੍ਕ੍ਲਾਬ ਯਾਨੀ ਕੇ ਅੰਦਰੋਂ ਓਹਨੁ ਘਬਰਾਹਟ ਹੋਣੀ ਸ਼ੁਰੂ ਹੋਗੀ ਓਸਦਾ ਸ਼ਰੀਰ ਕਾਮ੍ਬ੍ਨਾ ਸ਼ੁਰੂ ਹੋਗਯਾ ਊ ਜਬਰ ਨਾਮੀ ਓਸ ਜਬਰ ਨਾਮੀ ਨੇ ਓਸਦੀ ਇਨਸਾਨੀ ਜਜ਼ਬੇ ਨੂ ਹਿਲੋੰ ਦਿਤਾ ਮਤਲਬ ਓਸਨੂ ਝਟਕਾ ਦਿਤਾ ਹਿਲਾ ਦਿਤਾ ਅੰਦਰੋਂ ਪੋਰੀ ਤਰਹ ਹਿਲਾ ਦਿਤਾ ਵਜੀਰ ਖਾਨ ਨਾਯ੍ਨੋਸ੍ਡੀ ਨਾਮ ਤੇ ਕੁਰਾਨ ਸ਼ਰੀਫ਼ ਡਿਯਨ ਕਸਮਾਂ ਖਾਦਿਯਾਂ ਤੇ ਬਾਅਦ ਚ ਓਹਨਾਂ ਨੂ ਚੜ ਗਾਯ ਤੇ ਹਮਲਾ ਕਰ ਦਿਤਾ ਜਿਸ ਵਿਚ ਓਸਦੀ ਦੋ ਬੇਟੀ ਮਾਰੇ ਗਾਯ ਓਸ੍ਨੀ ਖੁਦ ਤੇਗ ਬਹਾਦੁਰ ਦੇ ਕਾਤਲ ਦਾ ਹੁਕਮ ਦਿਤਾ ਸੀ ਊ ਮੁਸ਼ਕਿਲ ਫੈਸਲਾ ਸੀ ਦਿਲਜੀਤ ਖਾਨ ਨੇ ਓਸਦਾ ਨਾਮ ਬਦਨਾਮ ਕੀਤਾ ਹੈ ਤੇ ਇਸਲਾਮ ਦਾ ਵੀ ਨਾਮ ਅਤ੍ਮਾਨਿਤ ਕੀਤਾ ਹੈ ਦੀਨ ਇਸਲਾਮ ਦਾ ਵੀ ਆਤਮਾਂ ਕੀਤਾ ਹੈ ਅਸਾਡ ਖਾਨ ਗੁਰੂ ਗੋਬਿੰਦਹ ਨੂ ਬੁਲਾ ਕੇ ਸੁਲਾਹ ਕਰਨ ਦੀ ਸਲਾਹ ਦੇਂਦਾ ਹੈ ਔਰੇਨ੍ਗ੍ਜ਼ੇਬ ਕਹੰਦਾ ਹੈ ਕੇ ਓਸ ਫ਼ਕੀਰ ਨੇ ਓਸਨੂ ਮਾਲਵੇ ਦਾ ਧੰਗਰ ਨਗਰ ਵਿਚ ਮਿਲਣ ਦਾ ਪੇਗਾਮ ਦਿਤਾ ਹੈ ਅਸਦ੍ਦ ਖਾਨ ਕਹੰਦਾ ਹੈ ਕੇ ਊ ਆਪ ਅਪਨੇ ਹਾਥੀ ਪੇਘਾਮ ਲੇ ਕੇ ਨਹੇਜ੍ਯ ਔਰੇਨ੍ਗ੍ਜ਼ੇਬ ਓਸਨੂ ਕਹੰਦਾ ਹੈ ਕੇ ਊ ਕੋਈ ਮੀਰ ਮੁਨਸ਼ੀ ਅਤੀ ਦਿਯਾ ਸਿੰਘ ਨੂ ਦਰਬਾਰ ਏ ਖਾਸ ਵਿਚ ਹਾਜ਼ਿਰ ਕਰਨ ਲੈ ਕਹੰਦਾ ਹੈ ਅਸਾਡ ਖਾਨ ਓਥੋਂ ਚਲਾ ਜਾਂਦਾ ਹੈ ਏਸ ਦੋਰਾਨ ਜੀਨਤ ਅਜੰਦੀ ਹੈ ਯਾਨੀ ਜੀਨਤ ਪੋਹ੍ਨਾਂ ਦੀ ਬੇਟੀ ਔਰੇਨ੍ਗ੍ਜ਼ੇਬ ਦੀ ਬੇਟੀ ਓਥੇ ਅਜੰਦੀ ਹੈ ਅਤੀ ਕੀਨੀ ਸਾਲਾਂ ਵਿਚ ਊ ਅਪਨੇ ਪਿਤਾ ਦਾ ਵਿਸ਼ਵਾਸ਼ ਹਾਸਿਲ ਨਹੀ ਕਰ ਸਕੀ ਕ੍ਯੂ ਕੇ ਓਸਨੂ ਜਾਪਦਾ ਹੈ ਜਾਪਦਾ ਮਤਲਬ ਲਗਦਾ ਹੈ ਕੇ ਓਸਦਾ ਪਿਤਾ ਓਸ ਕੋਲੋਂ ਕੁਜ ਲੁਕੋ ਰਿਹਾ ਹੈ ਊ ਜੀਨਤ ਨੂ ਕਹੰਦਾ ਹੈ ਕੇ ਊ ਸਚ ਜਾਂ ਕੇ ਓਸਨੂ ਬੋਹਤ ਈ ਘਟਿਯਾ ਇਨਸਾਨ ਮਨਾਂ ਲਾਗ ਜਾਵੇ ਗੀ ਊ ਦਸਦਾ ਹੈ ਕੀ ਪੰਜਾਬ ਤੋਂ ਗੁਰੂ ਗੋਬਿੰਦਹ ਸਿੰਘ ਦਾ ਖ਼ਤ ਯਾ ਹੈ ਏਸ ਚੇਜ਼ ਨਾਲਮ ਓਸ੍ਨੀ ਧੋਖਾ ਮਜੀਦ ਖਾਨ ਨੇ ਓਸ੍ਦਿਯਾਂ ਝੁਤਿਯਾਂ ਕਸਮਾਂ ਖਾ ਕੇ ਗੁਰੂ ਨੂ ਅਨਾਦ ਪੁਰ ਤੋਂ ਕਾਦ੍ਵਾਯਾ ਅਤੀ ਪਿਛੋਂ ਧੋਖ੍ਯ ਨਾਲ ਹਮਲਾ ਕਰ ਦਿਤਾ ਏਸ ਲਾਰੀ ਵਿਚ ਓਸਦੀ ਵਾਦੇ ਬੇਟੀ ਮਾਰੇ ਗਾਯ ਮਜੀਦ ਖਾਨ ਨੇ ਓਸਦੀ ਚੋਟੀ ਬੇਟੀਆਂ ਨੂ ਜੇਵੋਉਂਦ੍ਯਾਂ ਹੀ ਰੂਹਾਂ ਦੇ ਵਿਚ ਚੁੰਵਾ ਦਿਤਾ ਜੀਨਤ ਨੂ ਲਗਦਾ ਹੈ ਕੇ ਈਯ ਤਾਂ ਜ਼ੁਲਮ ਦੀ ਸ਼ਿਕਨ ਹੈ ਯਾਨੀ ਕੇ ਬਿਲਕੁਲ ਬੋਹਤ ਗੰਦੇ ਤਰੀਕ਼ੇ ਨਾਲ ਜੇਰਾ ਸੀ ਜ਼ੁਲਮ ਕੀਤਾ ਗਯਾ ਸੀ ਗਲਤ ਤਾਰਿਕ਼ਯ੍ਯ ਨਾਲ ਜ਼ੁਲਮ ਕੀਤਾ ਗਯਾ ਸੀ ਊ ਕੇਹ੍ਨ੍ਦੀ ਹੈ ਕੇ ਜਾਦੋੜਨ ਓਸਦਾ ਪਾਨਾ ਜਾਤੀ ਬੇਟਾ ਅਕਬਰ ਮਰਯ ਸੀ ਯਾਨ ਬਾਕੀ ਸਾਹਿਬ ਬੇਟੀ ਜੈਬ ਉਨ ਨੀਸਾ ਊ ਅਰੋ ਜਾਰ ਰੋਯਾ ਸੀ ਤੇ ਓਹਨਾਂ ਮਾਸੂਮਾਂ ਦੀ ਮੋਉਤ ਤੇ ਊ ਚੁਪ ਖਾਰਾ ਹੈ ਊ ਕਹੰਦਾ ਹੈ ਕੇ ਓਸਦੀ ਰੂਹ ਰੋ ਰਹੀ ਹੈ ਅਤੀ ਓਸਦੀ ਮਾਜ੍ਬੋਰੀ ਆਯ ਹੈ ਕੇ ਊ ਮਜੀਦ ਖਾਨ ਨੂ ਸਜ਼ਾ ਵੀ ਨਹੀ ਦੇ ਸਕਦਾ ਜੀਨਤ ਕੇਹ੍ਨ੍ਦੀ ਹੈ ਕੇ ਇਸਦਾ ਮਤਲਬ ਏਸ ਗੁਨਾਹ ਵਿਚ ਊ ਵੀ ਸ਼ਾਮਿਲ ਹੈ ਊ ਕੇਹ੍ਨ੍ਦੀ ਹੈ ਕੇ ਊ ਰਾਬ ਤੋਂ ਡਰਦਾ ਜ਼ਰੁਰ ਹੈ ਰਾਬ ਨੂ ਪਯਾਰ ਨਹੀ ਕਰਦਾ ਅਸੀਂ ਕਰਨ ਓਸ੍ਨੀ ਸਾਰੀ ਮਾਰ ਲੋਕਾਂ ਨੂ ਦੁਖੀ ਕੀਤਾ ਹੈ ਔਰੇਨ੍ਗ੍ਜ਼ੇਬ ਸਵੀਕਾਰ ਕਰਦਾ ਹੈ ਕੇ ਊ ਆਂ ਗਿਨਾਤ ਲਾਰੈਯਾਂ ਜੀਤ ਕੇ ਵੀ ਜ਼ਿੰਦਗੀ ਦੀ ਬਾਜ਼ੀ ਹਰ ਗਯਾ ਹੈ ਊ ਏਸ ਸੰਸਾਰ ਤੋਂ ਗੁਨਾਹਾਂ ਦੇ ਭਾਰ ਨਾਲ ਭਾਰ ਨਾਲ ਲੇ ਕੇ ਜਾਵੇ ਗਾ ਭਾਰ ਯਾਨੀ ਕਰ ਮਾਰਨ ਜਦੋਂ ਮਾਰੀ ਗਾ ਸਾਰੇ ਜੇਰੇ ਗੁਨਾਹ ਕਿਤੇ ਹੋਣ ਗੇ ਊ ਏਡੇ ਨਾਲ ਹੀ ਜਾਂ ਗੇ ਊ ਆਪਣੀ ਬੇਟੀ ਨੂ ਕਹੰਦਾ ਹੈ

ਅਸਾਡ ਖਾਨ ਗੁਰੂ ਗੋਬਿੰਦਹ ਸਿੰਘ ਨੂ ਬੁਲਾ ਕੇ ਸੁਲਾਹ ਕਰਨ ਦੀ ਸਲਾਹ ਦੇਂਦਾ ਹੈ ਔਰੇਨ੍ਗ੍ਜ਼ੇਬ ਖੇੰਦਾ ਹੈ ਕੇ ਓਸ ਪੀਰ ਨੇ ਓਸਨੂ ਮਾਲਵੇ ਦੇ ਕੰਗਾਂ ਪੁਰ ਵਿਚ ਮਿਲਣਾ ਦਾ ਪੇਘਾਮ ਦਿਤਾ ਹੈ ਅਸਾਡਾ ਖਾਨ ਕਹੰਦਾ ਹੈ ਕੇ ਊ ਆਪ ਅਪਨੇ ਹਾਥੀ ਖ਼ਤ ਲੇ ਕੇ ਭੇਝ੍ਯ ਔਰੇਗ੍ਨ੍ਗ੍ਜ਼ੇਬ ਓਹਨੁ ਕਹੰਦਾ ਹੈ ਕੇ ਊ ਕੋਈ ਮੀਰ ਮੁਨਸ਼ੀ ਅਤੀ ਦਿਯਾਲ ਸਿੰਘ ਨੂ ਦਰਬਾਰ ਏ ਖਾਸ ਵਿਚ

ਅਵਾਜ਼ ਆਉਂਦੀ ਹੈ ਕੀ ਜ਼ਿੰਦਗੀ ਏਇਕ ਰੰਗ ਤਮਾਸ਼ਾ ਹੀ ਹੈ ਤੇ ਔਰ੍ਨੇਗ੍ਜ਼ੇਬ ਨੇ ਏਸਨੂ ਕਦੀ ਮਾਨ੍ਯ ਹੀ ਨਹੀ ਏਸੀ ਕਰਨ ਉਸਦਾ ਸਬਾਹ ਏਨਾ ਕਥਨ ਹੈ ਓਨ੍ਚੀ ਓਨ੍ਚੀ ਹਸਨ ਦੀ ਅਵਾਜ਼ ਸੁਨਾਈ ਦੇਂਦੀ ਹੈ ਫੇਰ ਅਵਾਜ਼ ਆਉਂਦੀ ਹੈ ਕੀ ਇਹ ਓਸਦੀ ਬੇਹਨ ਕਰਨ ਫੁਗ ਦਰਾਂ ਸੋਬਾਯ ਦਰਾਂ ਅਤੀ ਹੋਰ ਧਾਰਮਿਕ ਅਗਵਾਨ ਦਾ ਹਸਨ ਹੈ ਜੇਰੀ ਓਸਦੀ ਮੋਉਤ ਦਾ ਇੰਤੀਜ਼ਰ ਕਰ ਰਹੀ ਹਨ ਊ ਸ਼ਰਾਬ ਦੇ ਨਾਸ਼ੀ ਵਿਚ ਓਸਦੀ ਕਮਜ਼ੋਰੀ ਦਾ ਮਜ਼ਾਕ਼ ਉਰ ਰਹੀ ਹਨ

ਸਪਨਾ ਭਾਜੀ ਹੀ ਨਾ?

ਨਾ ਮੁੰਡਾ ਹੀ ਉਹ ਦਾ ਕਰਨ ਹੀ ਤੇ ਨਾਲ ਉਹ ਕੁਬੋ ਹੀ ਤੇ ਦੂਜੀ ਹੀ ਓ ਮਾਂ ਓਹਨਾ ਦੀ ਪਰ ਇਹ ਗੱਲ ਵਾ ਵੀ ਨੂੰ ਉਠਗੀ ਜਿਸਤਰਾਂ ਨੂੰ ਉਹ ਆਏ।

ਮੈ ਕਿਹਾ ਓਹਨੇ ਚਿਰਾਂ ਨੂੰ ਮੈ ਉਠਗੀ ਜਿੰਨੇ ਚਿਰਾਂ ਨੂੰ ਉਹ ਆਏ।

ਹੋਰ ਵਧੀਆ ਬਾਊ ਤੂੰ ਸੁਣਾ ਆਪਣੀ ਮਲਿਕਾ ਤੂੰ ਸੁਣਾ ਆਪਣੀ ਵੋਹ ਓਏ

ਹੋਰ ਫਿਰ ਹਮ ਵਧੀਆ ਕੀ ਕਰਨ ਦੇ ਕੀ ਬਣਨ ਦਿਆ ਵਾ ਕੁਛ ਨਹੀਂ ਕਰਨਾ ਕੀ ਆ ਵੇਹਲੇ ਬੈਠੇ ਈ।

ਪ੍ਰੋਹਣੇ

ਆਹੋ ਪ੍ਰੋਹਣੇ ਕੌਣ ਆਏ ਆ? ਪਨੇਵੀ।

ਹੋਰ ਠੀਕ ਠਾਕ ਠੀਕ ਚਾਹੀਦੇ ਹੋਰ ਫਿਰ ਕੀ ਕਰਨ ਲੱਗੇ?

ਭੰਗੜਾ ਪਵਾ ਲੋ ਇਹ ਦੇ ਕੋਲੋਂ

ਤੁਹੀ ਤਾ ਅਮਲੀ ਓ

ਤੁਸੀ ਤਾ ਸਿਰੇ ਦੇ ਅਮਲੀ ਓ ਤਾ ਚਾਹ ਪੀਂਦੇ ਓ। ਆਹੋ ਠੀਕ ਆ

ਹਾਂ ਖਾਈ ਦੀ ਭੈਣਾਂ ਦਵਾਈ, ਦਵਾਈ ਤੋਂ ਬਿਨ੍ਹਾਂ ਕਿੱਥੋਂ ਤੁਰਿਆ ਜਾਂਦਾ ਈ।

ਲੈ ਵੇਖਾ ਹਾਂ ਠੀਕ ਆ ਕੀ ਕਹਿਣ ਦੀਆ ਕੁਛ ਨਹੀਂ ਕਰਨਾ ਬੁੱਢੀਆ ਤੇ ਮੇਰੇ ਸਾਬ ਨਾਲ ਤੁਸੀ ਹੋਗੀਆਂ ਜਿਹੜੀਆਂ ਹੋਲੀ ਹੋਲੀ ਬੋਲਣ ਦਈਆ ਜੇ ਅੱਛਾ ਹੋਰ ਫਿਰ

ਕਿਤੇ ਹੋਵਾਂਗੇ ਬੁੱਢੇ ਕਿਤੇ ਸੱਠਾ ਪੇਠਾ ਸਾਲਾਂ ਦੇ ਹੋਵਾਂਗੇ ਕੇ ਹਲੇ ਬੁੱਢੇ ਕਿੱਥੋਂ ਹੋ ਗਏ ਅਸੀ ਹੋਗੇ ਪਰ ਟਾਇਮ ਨਾ ਈ ਨਹੀਂ ਭੈਣਾਂ ਆਪਾ ਬੁੱਢੇ ਹੋਗੇ ਆ ਹੈਨਾ ਮਲਿਕਾ ਅਸੀ ਹੋ ਗਏ ਬੁੱਢੇ ਹੋਰ

ਠੀਕ ਠਾਕ ਆ ਵਧੀਆ। ਤੁਸੀ ਦਸੋ?

ਹੋਰ ਜਿਦਾ ਨਹੀਂ ਸਪਨਾ ਇਕ ਹਾਡੇ ਘਰ ਨਾ ਮੁੰਡਾ ਆਇਆ ਬੱਬੂ।

ਤੇ ਉਹ ਦਾ ਨਾ ਇਹਦਾ ਈ ਆਉਂਦਾ ਰਿਹਾ ਕਿਸਤ ਕੁਸਤਾ ਮੇਰੀ ਭਾਬੀ ਨਾ ਦਿਆ ਹੀ ਲਾਉਣ ਉੱਥੇ ਅੰਦਰ ਆਂਦਾ ਆਂਟੀ ਜੀ ਮੈ ਕਿਹਾ ਆਂਟੀ ਲਗਣੀ ਆ ਕੀ ਗੱਲ ਅੰਕਲ ਜੀ ਕੀ ਗੱਲ ਆ।

ਜਦੋਂ ਫਿਰ ਅੰਕਲ ਗਾੜੀ ਕਹਿਤਾ ਤੇ

ਲੇ ਤੂੰ ਉਹ ਦੀ ਬੇਜਤੀ ਕਰਤੀ ਗਾਰੀਓ।

ਕਹਿੰਦਾ ਆਂਟੀ ਜੀ ਕਿਸਤ ਦੇਣੀ ਆ ਮੈ ਕਿਹਾ ਖੋਲੋਜੋਂ ਦੋ ਮਿੰਟ ਆਗੇ ਅੰਕਲ ਜੀ ਬੁੱਢਾ ਹੀ? ਆਹੋ ਮੈ ਕਿਹਾ ਮੈ ਤੈਨੂੰ ਆਂਟੀ ਲਬਣੀ ਆ। ਲੈ ਫਿਰ ਬੁੱਢਾ ਹੀ ਫਿਰ ਕਿਉਂ ਕਹਿਣ ਦੀਆ ਆਂਟੀ ਪਲਾ ਆਹੋ ਚਿੱਟੇ ਮੈ ਕਿਹਾ ਤੇਰੇ ਵਾਲ ਹੋਏ ਆ ਤੇ ਐਵੇ ਕਈਆਂ ਦੇ ਦਿਮਾਂਗ ਚ ਫਰਕ ਪਿਆ ਹੁੰਦਾ ਓਦਾਂ ਈ। ਆਹੋ ਨੀ ਕਿਨ੍ਹੀ ਉਮਰ ਦਾ ਕੇ ਹੋਰ ਫਿਰ ਠੀਕ ਆ ਵਧੀਆ।

ਮੈ ਵੀ ਜਵਾਬ ਫਿਰ ਇਹ ਦਾ ਦਿਨੀ ਹੁਨੀ ਜਿਦਾ ਦਾ ਕੋਈ ਕਵੇ ਨਾ ਕੇ ਆਂਟੀ ਓਂਟੀ ਕੋਈ ਕਵੇ ਨਾ ਕੋਈ ਮੈ ਵੀ ਫਿਰ ਅੰਕਲ ਜੀ ਕਹਿੰਦੀ ਹੁਨੀ ਗਾੜੀ

ਠੀਕ ਆ ਵਧੀਆ।

ਨੀਂਦ ਆਉਂਦੀ ਹੁਣ ਆਹੋ ਨੀਂਦ ਆਉਣ ਲੱਗ ਗਈ ਆ ਕੇ ਸਾਢੇ ਦਸ ਹੋ ਗਏ ਆ ਨੀਂਦ ਤੇ ਆਉਣੀ।

ਹੋਰ

ਠੀਕ ਈ ਚਾਹੀਦਾ।

ਬੱਚਿਆਂ ਦੀ ਸੇਵਾ ਹਮ ਬੱਚਿਆਂ ਦੀ ਸੇਵਾ ਕਰੀ ਦੀਆ। ਅੱਛਾ ਆਹੋ ਫਿਰ ਠੀਕ ਆ ਇਕ ਕੁੜੀ ਮੇਰੀ ਜਾਂਦੀ ਆ ਕੰਮ ਤੇ ਉੱਥੇ ਤੇ ਇਕ ਪੜ੍ਹਦੀ ਆ।

ਹਮ ਮੁੰਡਾ ਮੇਰਾ ਵੀ ਪੜ੍ਹਦਾ ਵਾ ਤੇ ਫਿਰ ਉਹ ਨਾ ਕਰਕੇ ਸਵੇਰ ਨੂੰ ਰੋਟੀ ਪਾਣੀ ਓਹਨਾ ਨੂੰ

ਹੈਂ?

ਹਲੇ ਨਹੀਂ ਉਮਰ ਹੋਈ ਕੁੜੀ ਦੇ ਵਿਆਓਣ ਦੀ

ਹਮ ਵੇਖਣ ਨੂੰ ਜਵਾਨ ਲੱਗ ਦੀ ਆ ਹਲੇ ਨਹੀਂ ਉਮਰ ਹੇਗੀ। ਅੱਛਾ ਮੈ ਕਿਹਾ ਨਹੀਂ ਤੇ ਕੋਈ ਰਿਸ਼ਤਾ ਲੱਭ ਕੇ ਕਰਦੋ ਗਾ

ਅੱਛਾ

ਉਨੀਏ ਚ ਜਾਣਦੀ ਹਲੇ ਅੱਛਾ ਹੈਂ?

ਆਹੋ ਤੇ ਹਲੇ ਹੁਣੇ ਵਿਆਹ ਕੇ ਤੇ ਅੱਛਾ ਅੱਛਾ ਨਿਆਣੇ, ਨਿਆਣੇ ਓਦਾਂ ਵੀ ਵੈਸੇ ਵੀ ਬਚਪਨ ਚ ਵਿਆਹ ਨਹੀਂ ਨਿਆਣੇਪਨ ਚ ਨਹੀਂ ਕਰਨਾ ਚਾਹੀਦਾ। ਆਪਾ ਧੋਖੇ ਖਾਦੇ ਆ। ਹੈਂ ਆਪਾ ਮੈ ਕਿਹਾ ਧੋਖੇ ਖਾਦੇ ਆ। ਆਹੋ

ਗਾੜੀ ਹੁਣ ਨਿਆਣਿਆਂ ਦੀ ਉਮਰ ਹੋਏਗੀ ਤੇ ਫਿਰ ਵਿਆਹੁਨੇ ਆ। ਅੱਛਾ ਹਾਂ ਇਹ ਤਾ ਹੈ ਹੇਨਾ ਅੜੀਏ ਮੁੜਕੇ ਛੋਟੀ ਜੀ ਉਮਰ ਚ ਵਿਆਹ ਕਰ ਦਈ ਦਾ ਮੁੜਕੇ ਬੜਾ ਪਛਤਾਓਣਾ ਮੈ ਕਿਹਾ ਓਹਨਾ ਦਾ ਤੇ ਕੁਛ ਜਾਂਦਾ ਨਹੀਂ ਜਿਹਦੇ ਤੇ ਪਈ ਹੁੰਦੀ ਓਹਨੂੰ ਪਤਾ ਫਿਰ ਕਿਦਾ ਕੱਟਦਾ ਵਾ। ਜਿਹਦੇ ਤੇ ਪਈ ਹੁੰਦੀ ਪਤਾ ਓਹਨੂੰ ਹੁੰਦਾ ਕਿਨ੍ਹਾ ਮੁਸ਼ਕਿਲ ਟਾਇਮ ਨਿਕਲਦਾ ਵਾ। ਆਹੋ ਹੋਰ ਫਿਰ ਉਹ ਤੇ ਵਿਆਹ ਕੇ ਫਾਰਗੂ ਹੋ ਜਾਂਦੇ ਆ ਕਹਿ ਦਿੰਦੇ ਚੱਲ ਵਿਆਹ ਦੋ ਫਿਰ ਸਿਰੋਂ ਭਾਰ ਲੱਥ ਜਾਂਦੇ ਆ ਤੇ ਜਦੋ ਧੀਆ ਭੈਣਾਂ ਤੇ ਪੈਂਦੀ ਪਤਾ ਓਦੋ ਲਗਦਾ ਕੇ ਕਿਨ੍ਹੇ ਔਖੇ ਟਾਇਮ ਨਿਕਲਦੇ ਹੋਰ ਛੋਟੀ ਉਮਰ ਚ ਨਹੀਂ ਵਿਆਹ ਕਰਾਉਣਾ ਚਾਹੀਦਾ। ਆਹੋ ਹੁਣ ਹਾਦਿਆ ਨੇ ਕਰ ਦਿੱਤਾ ਹੀ ਤੇ ਇੰਨੀਆਂ ਪ੍ਰੇਸ਼ਾਨੀਆਂ ਚਾਕੀਆ ਆ ਆਪਾ ਹੁਣ ਵਿਆਹ ਬੰਦਾ ਓਦੋ ਕਰਾਵੇ ਜਦੋਂ ਏ ਪੂਰਾ ਆਪਣੇ ਪੈਰਾਂ ਤੇ ਸਟੈਂਡ ਹੋਜੇ ਆਪਣੀਆਂ ਰੀਜ਼ਾ ਰੂਜ਼ਾ ਪੂਰੀਆਂ ਕਰ ਕੁਰ ਲੈ ਫਿਰ ਆਪਣੀ ਹੋਸ਼ ਚ ਕਰਾਉਣਾ ਚਾਹੀਦਾ ਵਿਆਹ ਪਤਾ ਹੋਏ ਦੁਨੀਆਦਾਰੀ ਦਾ ਪੀ ਆ ਪੀ ਹੈ ਦੁਨੀਆ ਦਾਰੀ ਏਦਾਂ ਨਹੀਂ ਏਦਾਂ ਚਲਣਾ ਗਲੋਂ ਗੱਲ ਠੀਕ ਈ ਕੀਤੀ ਆ। ਆ ਭੋਲੇਪਨ ਚ ਵਿਆਹ ਹੋਗਿਆ ਭੋਲੇਪਨ ਚ ਰੱਬ ਨੇ ਨਿਆਣੇ ਦੇਤੇ ਹੁਣ ਗਾੜੀ ਬੱਚਿਆਂ ਨੂੰ ਨਹੀਂ ਏਡੀ ਛੇਤੀ ਵਿਆਓਣਾ ਅੱਛਾ

ਹਲੇ ਕੰਮ ਕਾਰ ਸਿੱਖਾਂ ਦੀਓ ਓਹਨਾ ਨੂੰ ਹੋਰ ਕੰਮ ਕਾਰ ਸਿਖਾਵਾਂਗੇ ਕੇ ਹੁਣ ਸਾਡੀ ਉਮਰ ਤਾ ਲੰਗ ਗਈ ਆ ਚਲ ਦਸ ਦਸ ਰੁਪਈਏ ਬੰਦਿਆ ਕੋ ਮੰਗਦੇ ਗਾੜੀ ਇਹ ਤਾ ਨਾ ਮੰਗਣ ਗੀਆ। ਆਹੋ ਹੋਰ ਕੰਮ ਕਾਰ ਵਧੀਆ ਸਿੱਖ ਕਰ ਜਾਨ ਬਾਹਰ ਬੁਹਰ ਕਲ੍ਹੇ

ਕੁਛ ਨਹੀਂ

ਠੀਕ ਆ ਵਧੀਆ। ਠੀਕ ਈ ਚਾਹੀਦਾ ਹੋਰ ਕੀ ਕਰਨ ਦੇ ਕੁਛ ਨਹੀਂ ਗੱਲ ਕਰਨ ਦੀ ਤੁਹਾਡੇ ਨਾ ਫੋਨ ਤੇ

ਹੋਰ ਫਿਰ ਠੀਕ ਠਾਕ ਹੋਰ ਬੱਸ ਵਧੀਆ ਵਾ ਤੂੰ ਸੁਣਾ ਸਪਨਾ ਹਾਂ ਬਾਊ ਠੀਕ ਠਾਕ ਆ ਤੂੰ ਸੁਣਾ ਆਪਣੀ ਕਿਦਾ ਚਲਦਾ ਅਜਕਲ ਦਾ ਸਮਾਚਾਰ

ਠੀਕ ਆ ਚੰਗਾ ਫਿਰ ਠੀਕ ਹੈ ਵਧੀਆ ਰੋਟੀ ਰੁਟੀ ਖਾ ਕੇ ਵੇਲੇ ਬੈਠੇ। ਹੋਰ ਕੀ ਵੇਲੇ ਹੋਗੇ।

ਹੋਰ ਸਿਹਤ ਠੀਕ ਹੈ?

ਹਮ

ਸਭ ਵਧੀਆ ਬਸ। ਬਸ ਠੀਕ ਐ ਬੈਠੇ ਸੀ ਰੋਟੀ ਖਾ ਕੇ ਹਟੇ ਸੀ, ਰੋਟੀ ਮੈਨੂੰ ਸੁਆਦ ਨੀ ਲੱਗੀ ਅੱਜ ਮੈਨੂੰ ਬੁਖਾਰ ਜਿਹਾ ਚੜਦਾ ਇੰਨੇ ਦਿਨਾਂ ਦਾ। ਹਮ

ਹਮ

ਹਾਂ ਠੀਕ ਹੈ ਅੜੀ ਉਹ ਵੀ ਤੰਗ ਕਰਨ ਦੀ ਸੀ।

ਇੱਕ ਦਿਨ ਅਸੀਂ ਸਗੋਂ ਚੜਵਾਈ ਆ ਇੱਕ . ਅਸੀਂ ਇੱਕ ਦਿਨ ਰਾਤ ਨੂੰ ਨਿਕਲੇ ਸੈਰ ਕਰਨ ਨਾਲ ਲੈ ਗਏ ਉਹਨੂੰ ਸੈਰ ਕਰਨ।

ਹਾਂ ਪਤਾ ਨੀ ਉਨੂੰ ਝਾਕ ਲੱਗਗੀ, ਪਤਾ ਨੀ ਉਨੂੰ ਝਾਕ ਹੀ ਲੱਗਗੀ, ਝਾਕ ਵੀ ਨਾ ਅਸੀਂ ਵੀ ਨੀ ਗੋ ਅਸੀਂ ਵੀ ਓਦੀ ਮਿਰਚਾਂ ਮੁਰਚਾਂ ਕਰਦੇ ਰਹੇ। ਗਈ ਪੱਕ ਤਾਂ ਝਾਕਦੀ ਉਹਦੀ।